ਏਹ ਬੋਹੁਤ ਹੀ ਜਿਆਦਾ ਵਧੀਆ ਜਗਾਹ ਹੈ ਕਾਰਾਂ ਤੋਂ ਥੋੜ੍ਹਾ ਹੀ ਦੂਰ ਦੋ ਘੱਰ ਬਣੇ ਹੋਏ ਹਨ।

ਇਹ ਇੱਕ ਸਮੁੰਦਰ ਹੈ ਸਮੁੰਦਰ ਦਾ ਪਾਣੀ ਬਹੁਤ ਹੀ ਜਿਆਦਾ ਗਹਿਰਾ ਹੈ।

ਇਕ ਜਗਾ ਹੈ ਜਗਾ ਦੇ ਬਾਹਰ ਇਕ ਸੋਫਾ ਡੱਠਾ ਹੋਇਆ ਹੈ।

ਬੈਂਚ ਦੇ ਉਪਰ ਗੱਤੇ ਦੇ ਡੱਬੇ ਪਏ ਹੋਏ ਹਨ ਅਤੇ ਹੋਰ ਵੀ ਕਾਫੀ ਸਮਾਨ ਪਿਆ ਹੋਇਆ ਹੈ।

ਅਤੇ ਗਰਾਊਂਡ ਤੋਂ ਦੂਰ ਇਕ ਬਹੁਤ ਹੀ ਜਿਆਦਾ ਵਧੀਆ ਕੋਠੀ ਬਣੀ ਹੋਈ ਹੈ।

ਅਤੇ ਸਲੂਨ ਦੇ ਵਿੱਚ ਸਲੂਨ ਦਾ ਸਾਰਾ ਹੀ ਸਮਾਨ ਪਿਆ ਹੋਇਆ ਹੈ।

ਇਹ ਇੱਕ ਗਰਾਊਂਡ ਹੈ ਗਰਾਊਂਡ ਬਹੁਤ ਹੀ ਜਿਆਦਾ ਵਧੀਆ ਹੈ।

ਇਹ ਏਕ ਕੱਪੜੇ ਦੀ ਦੁਕਾਨ ਐ ਕੱਪੜੇ ਦੀ ਦੁਕਾਨ ਐ ਬਹੁਤ ਹੀ ਜਿਆਦਾ ਵਧੀਆ ਹੈ।

ਜਗਹਾ ਦੇ ਵਿੱਚ ਬਹੁਤ ਹੀ ਜਿਆਦਾ ਬਹੁਤ ਹੀ ਜਿਆਦਾ ਗਮਲੇ ਪਏ ਹੋਏ ਹਨ।

ਪੈਲੇਸ ਬਹੁਤ ਹੀ ਜਿਆਦਾ ਵਧੀਆ ਸਜਿਆ ਹੋਇਆ ਹੈ ਅਤੇ ਇਸ ਪੈਲੇਸ ਦੇ ਵਿੱਚ --

ਬਹੁਤ ਹੀ ਉੱਚੀਆਂ ਉੱਚੀਆਂ ਬਿਲਡਿੰਗਾਂ ਬਣੀਆਂ ਹੋਈਆਂ ਹਨ ਅਤੇ ਇੱਕ ਬਿਲਡਿੰਗ ਦੇ ਉੱਪਰ ਲਿਖਿਆ ਹੋਇਆ ਛੇ ਹੋਸਟਲ ।

ਰੇਲਵੇ ਸਟੇਸ਼ਨ ਦੇ ਉੱਪਰ ਇੱਕ ਰੇਲ ਗੱਡੀ ਲੱਗੀ ਹੋਈ ਹੈ।

ਏਹ ਇੱਕ ਗਰਾਊਂਡ ਹੈ ਗਰਾਊਂਡ ਬੋਹੁਤ ਹੀ ਜਿਆਦਾ ਵਧੀਆ ਹੈ ਅਤੇ ਬੋਹੁਤ ਹੀ ਜਿਆਦਾ ਵੱਡੀ ਹੈ।

ਬਹੁਤ ਹੀ ਜਿਆਦਾ ਵਧੀਆ ਹੈ ਅਤੇ ਜਿਮ ਵਿਚ ਜਿਮ ਦਾ ਸਾਰਾ ਹੀ ਸਮਾਨ ਪਿਆ ਹੋਇਆ ਹੈ।

ਔਰ ਇਹ ਉਸਦੇ ਉੱਪਰ ਇੱਕ ਬੋਡ ਲੱਗਿਆ ਹੋਇਆ ਐ ਉਸਦੇ ਉੱਪਰ ਲਿਖਿਆ ਹੋਇਆ ਐ ਗੋਡੇ ਸ਼ਾਹ ਦਾ ਡੀਪੂ।

ਵਧੀਆ ਵਧੀਆ ਰੁੱਖ ਲੱਗੇ ਹੋਏ ਹਨ ਰੁਖ ਬਹੁਤ ਹੀ ਜਿਆਦਾ ਹਰੇ ਭਰੇ ਹਨ ਅਤੇ ਸਾਈਡ ਤੇ।

ਬੈਡ ਦੀ ਢੋ ਬਹੁਤ ਹੀ ਜਿਆਦਾ ਵਧੀਆ ਹੈ ਅਤੇ ਸੈਡ ਤੇ ਇੱਕ --

ਆਖਦੇ ਉਸਦੇ ਉਪਰ ਬਣਾਈਏ ਖਾਣਾ ਪਰੋਸੀਏ ਪਿਆਰ ਲਿਖਿਆ ਹੋਇਆ ਹੈ।